ਮਾਲ ਜੋ ਏ ਠੀਕ ਭੇਜੇ ਬੱਸ ਹੋਰ ਕੋਈ ਸਾਨੂੰ ਦਿੱਕਤ ਥੋੜੀ ਹੈਗੀ ਏ ਮਾਲ time ਨਾਲ ਮਿੱਲ ਜਾਏ ਔਰ ਠੀਕ ਮਾਲ ਆਏ ਬੱਸ ਏਹੀ ਸਾਨੂੰ ਚਾਹੀਦਾ ਹੁੰਦਾ ਠੀਕ ਏ uncle ਅਗਿਓ ਦੀ ਇਸ ਚੀਜ ਤੇ ਉਤੇ ਪੂਰਾ ਧਿਆਨ ਦਿੱਤਾ ਜਾਏਗਾ

ਸਾਡੀ customer care ਦੀ service ਤੇ ਫੋਨ ਕਰਨ ਵਾਸਤੇ ਧੰਨਵਾਦ

hello ਹਾਂਜੀ ਸਤਿ ਸ਼੍ਰੀ ਅਕਾਲ ਜੀ

ਕੁੱਝ ਨੀ ਜੀ ਕਿਹਲੇ ਤੁਸੀਂ ਦੱਸੋ ਕੀ ਕਰਦੇ ਸੀ

ਚਲੋ ਵਧੀਆ ਗੱਲ ਆ ਮੈਂ ਅੱਜ ਜੀ ਥੋਡੇ ਤੇ ਕੁਛ ਪੁੱਛਣਾ ਸੀਗਾ ਤੁਸੀਂ ਮੈਨੂੰ ਦੱਸੋਗੇ

ਅਮ ਤੁਸੀਂ ਪੁਰਾਣੇ ਜਮਾਨੇ ਦੇ ਵਿੱਚ ਦੀਆਂ ਕੁੱਝ ਗੱਲਾਂ ਦੱਸ ਸਕਦੇ ਹੋ ਪੁਰਾਣੇ ਜਮਾਨੇ ਵਿੱਚ ਕੀ ਕੀ ਹੁੰਦਾ ਸੀਗਾ ਕਿੱਦਾਂ ਦੀਆਂ ਖੇਡਾਂ ਹੁੰਦੀਆਂ ਸੀ ਕਿੱਦਾਂ ਦਾ ਪਹਿਰਾਵਾ ਹੁੰਦਾ ਸੀ ਖਾਣ ਪੀਣ ਦੇ ਤਰੀਕੇ ਕਿੱਦਾਂ ਦੇ ਸੀਗੇ ਪੁਰਾਣੇ ਜਮਾਨੇ ਦਾ ਪਿਆਰ ਕਿੱਦਾਂ ਦਾ ਸੀ ਇੱਦਾਂ ਦੀਆਂ ਕੁਛ ਗੱਲਾਂ ਪੁੱਛਨੀਆਂ ਸੀਗੀਆਂ ਕਿਉਂਕਿ ਮੈਨੂੰ ਤਾਂ ਇਹ ਚੀਜ਼ਾਂ ਦੀ knowledge ਹੈ ਨੀ ਜਿਸ ਹਿਸਾਬ ਨਾਲ ਹੁਣ ਮੈਂ ਆਪਣੀ ਇਸ ਉਮਰ ਦੇ ਵਿੱਚ ਵੀ ਉਸ ਹਿਸਾਬ ਨਾਲ ਕਹਿਨੇ ਜਿਸ ਹਿਸਾਬ ਮੇਰੀ ਆਹ life ਚਲ ਰਹੀ ਆ ਵੀ ਮੈਨੂੰ ਇਸ life ਵਿੱਚ ਕੁੱਝ ਇੱਦਾਂ ਦਾ ਖਾਸ ਨੀ ਦਿਖਦਾ ਹੈਗਾ ਵੀ ਜਿਵੇਂ ਦਾ ਮੈਂ ਬਜੁਰਗਾਂ ਤੋਂ ਸੁਣਿਆ ਵੀ ਉਹ ਕਹਿ ਰਿਹਾ ਵੀ ਕਿਆ ਕਹਿਨੇ ਹਾਂ ਪੁਰਾਣੇ ਜ਼ਮਾਨੇ ਵਿੱਚ ਇੰਨਾ ਪਿਆਰ ਹੁੰਦਾ ਸੀ ਲੋਕਾਂ ਵਿੱਚ

ਕੱਠੇ ਨੇ ਰਹਿਣਾ ਕੱਠੇ ਖੇਡਣਾ ਹਨਾ ਇੱਡਾ ਦੀਆਂ ਗੱਲਾਂ ਕੁਛ ਪੁੱਛਣਾ ਚਾਹੁਣੀ ਹਾਂ ਤੁਸੀਂ ਮੈਨੂੰ ਦੱਸਿਓ please ਪਰ ਮੈਂ ਇੰਨੀ ਪੁਰਾਣੀ ਤਾਂ ਹੈ ਨੀ ਪਰ ਜੋ ਮਤਲਬ ਕੀ ਜਿੰਨੀ ਕ ਪੁਰਾਣੀ ਹੈ ਉੰਨੀ ਕ ਤਾਂ ਮੈਂ ਤੁਹਾਨੂੰ ਗੱਲਾਂ ਦੱਸ ਸਕਦੀ ਹਾਂ ਕਿਉਂਕਿ ਸਾਡੇ ਪੁਰਾਣੇ ਜ਼ਮਾਨੇ ਚ ਮਤਲਬ ਕੇ ਸਕੂਲ ਵੀ ਜਾਂਦੇ ਸੀ ਨਾ ਮਤਲਬ ਕੇ ਬਹੁਤ ਵਧੀਆ ਹੁੰਦਾ ਸੀ ਸਕੂਲ ਜਿਵੇਂ ਸਾਡੇ ਉਰੇ ਤਾਂ ਹੁਣ ਕਾਪੀਆਂ ਹੀ ਨਾਸ ਮਰਵਾਉਂਦੇ ਬੱਚਿਆਂ ਤੋਂ ਸਾਡੇ ਚ ਫੱਟੀਆਂ ਲਿਖਦੇ ਹੁੰਦੇ ਸੀ ਫੱਟੀਆਂ ਗਾਜਣੀ ਨਾਲ ਪੋਚ੍ਨੀਆ ਉਹ ਫ਼ੇਰ pencil ਨਾਲ ਉਗੜ ਕੇ ਨਾ ਫ਼ੇਰ ਉਹ ਕਲਮ ਘਟ ਕੇ ਸ਼ੇਹਾਈ ਨਾਲ ਲਿਖਦੇ ਹੁੰਦੇ ਸੀ

ਹਾਂ ਪਹਿਲਾਂ ਮਤਲਬ ਕੇ ਬਹੁਤ ਵਧੀਆ ਹੁੰਦਾ ਸੀ ਅੱਜਕਲ ਤਾਂ ਹੈ ਹੀ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਹੈ ਰੋਲਾ ਰੱਪਾ ਵੀ ਬਹੁਤ ਆ

ਤੇ ਜਿਹੜੇ ਬਜੁਰਗ ਕਹਿੰਦੇ ਬਜੁਰਗ ਨਾ ਆਪਸ ਇੱਕਠੇ ਰਹਿੰਦੇ ਹੁੰਦੇ ਸੀ ਕਹਿੰਦੇ ਪਹਿਲਾਂ ਇੱਜਤ ਮਤਲਬ ਕੇ ladies ਦੀ ਨਾ ਹਰੇਕ ਦੀ ਇੱਜਤ ਕਰਦੇ ਸੀ ਕੋਈ ਮਤਲਬ ਕਿਸੇ ਦੇ ਬਰਾਬਰ ਨੀ ਬੋਲ ਸਕਦਾ ਸੀ ਹੁਣ ਤਾਂ ਆਪਾਂ ਨਾ ਆਦਮੀਆਂ ਦਾ ਪਤਾ ਲੱਗਦਾ ਨਾ ਜਨਾਨੀਆਂ ਦਾ ਪਤਾ ਲੱਗਦਾ ਪਹਿਲੇ ਤਾਂ ਹੁਣ ਜਿਵੇਂ ਹੁਣ ਜਨਾਨੀ ਹੈ ਆਦਮੀ ਦੇ ਮੁਹਰੇ ਨੀ ਜਾ ਸਕਦੀ ਸੀ ਇੰਨਾ ਡਰ ਪਿਆ ਹੋਇਆ ਸੀ ਮਤਲਬ ਕੇ ladies ਨੂੰ ਨਾ ਈ ਕੋਈ ਉੱਚੀ ਆਵਾਜ ਚ ਬੋਲ ਸਕਦਾ ਸੀ ਉਹਨਾ ਨੂੰ ਤੇ ਅੱਜਕਲ ਤਾਂ ਬਹੁਤ ਬੁਰਾ ਹਾਲ ਆ ਅੱਜਕਲ ਤੇ ਕਹਿੰਦੇ ਆ ਤੂੰ ਕੋਣ ਮੈਂ ਕੋਣ

ਜਿਹੜੀਆਂ ਪਹਿਲਾਂ ਦੀਆਂ ਘਰ ਦੀਆਂ ਔਰਤਾਂ ਹੁੰਦੀਆਂ ਸੀਗੀਆਂ ਮਤਲਬ ਪਹਿਲਾਂ ਘੁੰਡ ਕੱਡ ਦੀਆਂ ਹੁੰਦੀਆਂ ਸੀ ਉਹਨਾ ਨੂੰ ਆਪ ਤੇ ਬੜਿਆਂ ਦਾ ਮਤਲਬ ਕੇ ਇੱਜਤ ਲਿਹਾਜ ਹੁੰਦੀ ਸੀ ਉਹਨਾ ਦੀ ਕਦਰ ਕਰਦੀਆਂ ਸੀ ਉਹਨਾ ਦਾ ਕਹਿਣਾ ਮੰਨ ਦੀ ਸੀ ਪਰ ਅੱਜਕਲ ਦੀ ਦੁਨੀਆ ਵਿੱਚ ਦੇਖਿਆ ਜਾਵੇ ਨਾ ਤਾਂ ਅੱਜਕਲ ਦੀ ਕੋਈ ਨੂੰਹ ਆਪਣੀ ਸੱਸ ਨੂੰ ਸਿਆਣ ਦੀ ਤੇ ਅੱਜਕਲ ਨਾ ਹੀ ਕੋਈ ਧੀ ਆਪਣੀ ਮਾਂ ਨਾਲ ਬਣਾ ਕੇ ਰੱਖਦੀ ਆ ਵੀ ਹਰੇਕ ਕੋਲ ਹੀ ਆਪਣੇ ਤੋਂ ਵੱਡੇ ਦੀ ਕੋਈ ਕਦਰ ਨੀ ਹੈਗੀ ਉਹਨਾ ਦੇ ਮੁਹਰੇ ਸਗੋਂ ਬੋਲਦੇ ਨੇ ਹਨਾ ਵੀ ਜਿਵੇਂ ਪਿੱਛੇ ਸੀ ਫ਼ੇਰ ਅੱਜ ਦੀ ਦੁਨੀਆ ਵਿੱਚ ਉਹ ਚੀਜ਼ ਨੀ ਹੈਗੀ ਕਿਆ ਕਹਿਨੇ ਆ

ਉਹ ਫੱਟੀਆਂ ਤੇ ਕਿਵੇਂ ਦੀਆਂ ਲੱਕੜ ਦੀਆਂ ਫੱਟੀਆਂ ਹੁੰਦੀਆਂ ਸੀ ਜਾਂ ਕੁੱਝ ਸਲੇਟਾਂ ਵਗੈਰਾ ਵੀ ਹੁੰਦੀਆਂ ਸੀ ਦੇਖੋ ਜਿਸ ਹਿਸਾਬ ਨਾਲ ਮੈਂ ਪੜ੍ਹੀ ਹਾਂ ਮੈਂ ਤਾਂ ਫੱਟੀ ਤੇ ਕਦੇ ਲਿਖਿਆ ਨੀ ਹੈਗਾ ਪਰ ਹਾਂ ਇੱਕ ਸਲੇਟ ਜਰੁਰ ਹੁੰਦੀ ਆ

ਜਿਹੜੀ ਤੁਸੀਂ ਫੱਟੀ ਕਹਿ ਰਹੇ ਹੋ ਉਹਨੂੰ ਗਾਚਣੀ ਲਗਾਉਂਦੇ ਹੋ ਉਹ ਕਿਸ ਤਰੀਕੇ ਨਾਲ ਕਰਦੇ ਸੀਗੇ

ਲੱਕੜ ਦੀ ਫੱਟੀ ਹੁੰਦੀ ਆ ਜਦੋਂ ਨਵੀਂ ਲਿਆਈ ਜਾਂਦੀ ਆ ਉਹਨੂੰ ਗੋਹੇ ਨਾਲ ਪਹਿਲਾਂ ਲਿੱਪਿਆ ਜਾਂਦਾ

ਗਾਚਣੀ ਨੂੰ ਗਿੱਲੀ ਕਰਕੇ ਨਾ ਉਹਨੂੰ ਉੱਪਰ ਲਿੱਪਦੇ ਹੁੰਦੇ ਸੀ ਫ਼ੇਰ ਉਹਨੂੰ ਸੁਕਾ ਕੇ ਫ਼ੇਰ ਉਹਦੇ ਨਾਲ ਪੇੰਸਲ ਨਾਲ ਲਿਖਦੇ ਹੁੰਦੇ ਸੀ ਪਹਿਲੇ ਫ਼ੇਰ ਜਾ ਕੇ ਇੱਕ ਕਲਮ ਆਉਂਦੀ ਸੀ ਉਹ ਕਾਨਾ ਕਾਨਾ ਜਾ ਜਿਹਨੂੰ ਕਹਿੰਦੇ ਆ ਉਹਦੀ ਕਲਮ ਘਟਦੇ ਹੁੰਦੇ ਸੀ

ਇੱਕ ਸਿਹਾਈ ਆਉਂਦੀ ਹੁੰਦੀ ਆ ਕਾਲੀ

ਬੱਟੀਆਂ ਆਉਂਦੀਆਂ ਹੁੰਦੀਆਂ ਸੀ ਬੱਟੀਆਂ ਨੂੰ ਨਾ ਉਹ ਦਵਾਤ ਹੁੰਦੀ ਸੀ ਲੋਹੇ ਦੀ ਛੋਟੇ ਜੇ ਮੁੰਹ ਵਾਲੀ ਹੁੰਦੀ ਸੀ ਉਹਦੇ ਵਿੱਚ ਘੋਲ ਕੇ ਨਾ ਉਹਨੂੰ ਕਲਮ ਦੇ ਨਾਲ ਲਿਖਿਆ ਜਾਂਦਾ ਹੁੰਦਾ ਸੀ ਅੱਛਿਆ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਲਮ ਦੇ ਨਾਲ ਲਿਖਦੇ ਸੀ ਜਿਹੜਾ ਘੋਲਿਆ ਹੁੰਦਾ ਸੀ ਉਹ ਕੀ ਚੀਜ਼ ਘੋਲਦੇ ਸੀ ਤੁਸੀਂ ਉਹ ਕਾਲੀ ਸਿਹਾਈ ਹੀ ਬੋਲਦੇ ਸੀ ਉਹਨੂੰ ਬੱਟੀਆਂ ਆਉਂਦੀਆਂ ਹੁੰਦੀਆਂ ਬੱਟੀਆਂ ਬੋਲਦੇ ਹੁੰਦੇ ਸੀ ਬੱਟੀਆਂ ਨੂੰ ਨਾ ਉਹਦੇ ਵਿੱਚ ਅਮ ਦਵਾਤ ਚ ਪਾ ਕੇ ਪਾਣੀ ਪਾ ਲੇਂਦੇ ਸੀ ਵਿੱਚ ਅੱਛਾ ਤੁਸੀਂ ਫ਼ੇਰ ਉਹਦੇ ਨਾਲ ਹੀ ਲਿਖਦੇ ਹੁੰਦੇ ਸੀ

ਹੁਣ ਤਾਂ ਅਸੀਂ ਉਹ ਚੀਜ਼ਾਂ ਦੇਖੀਆਂ ਵੀ ਨੀ ਹੈਗੀਆਂ ਅਸੀਂ ਤਾਂ ਆਪਣਾ pen ਨਾਲ ਹੀ ਲਿਖਦੇ ਹਾਂ

ਹਾਂ ਵਧੀਆ ਲਿਖਿਆ ਜਾਂਦਾ ਸੀ ਕਿਉਂਕਿ ਹੁਣ ਤਾਂ ਕਾਪੀਆਂ ਦਾ ਹੀ ਬਹੁਤ ਨਾਸ ਵੱਜਦਾ ਕਾਪੀਆਂ ਦਾ ਹੀ ਬਹੁਤ ਨਾਸ ਵੱਜਦਾ ਹੈਗਾ ਤੇ ਫ਼ੇਰ ਉਹ ਹੁਣ ਜਦੋਂ ਸਲੇਟ ਮਤਲਬ ਫੱਟੀ ਤੇ ਕਈ ਵਾਰ ਲਿਖਾਈ ਨਹੀਂ ਚੰਗੀ ਆਉਂਦੀ ਉਹਨੂੰ ਬਾਅਦ ਚ ਆਪਾਂ ਮਟੇ ਵੀ ਸਕਦੇ ਹਾਂ ਪਾਣੀ ਨਾਲ ਧੋ ਵੀ ਸਕਦੇ ਹਾਂ

ਹਮ ਫੱਟੀਆਂ ਨੀ ਖਰਾਬ ਹੁੰਦੀਆਂ ਇੱਕ ਸਲੇਟਾਂ ਚੱਲਦੀਆਂ ਹੁੰਦੀਆਂ ਸੀ ਸਲੇਟ ਤੇ ਜਿਵੇਂ ਮਰਜ਼ੀ ਲਿਖੀ ਜਾਓ ਜੇ ਗਲਤ ਅਖਸ਼ਰ ਲਿਖੇ ਗਏ ਠੀਕ ਲਿਖੇ

ਤੇ raiser ਨਾਲ ਵੀ ਮਟੇਉਂਗੇ ਤਾਂ ਵੀ ਕਾਪੀ ਫਟ ਜਾਂਦੀ ਹੈ ਕਾਲੀ ਹੋਊਗੀ

ਉਹ ਸਲੇਟਾਂ ਦਾ ਤਾਂ ਫਾਇਦਾ ਬਹੁਤ ਹੁੰਦਾ ਸੀ ਸਾਨੂੰ ਹਾਂ ਵਧੀਆ ਗੱਲ ਹੈ ਹਨਾ ਤੁਸੀਂ ਤਾਂ ਸਲੇਟਾ ਤੇ ਪੜ੍ਹਾਈ ਕੀਤੀ ਨਾ ਕੋਈ ਕਾਪੀ ਦਾ ਖਰਚਾ ਨਾ pen ਦਾ ਖਰਚਾ ਹੈਗਾ ਸਿਰਫ ਦੋ ਬੱਟੀਆਂ ਲਿਆਉਣੀਆਂ ਉਹਨੂੰ ਘੋਲ ਲੈਣਾ ਅਮ ਸਲੇਟ ਲਿਆਉਣੀ ਫ਼ੇਰ ਗਾਚਣੀ ਫ਼ੇਰ ਲੈਣੀ ਕਿੰਨਾ ਵਧੀਆ ਉਸ time ਕੁੱਝ ਅਲੱਗ ਹੀ ਨਾਲ feeling ਆਉਂਦੀ ਹੋਊਗੀ ਬਹੁਤ ਮਜ਼ਾ ਆਉਂਦਾ ਹੋਣਾ ਸਕੂਲ ਜਾਣ time ਵੀ ਹਨਾ ਸਕੂਲ ਜਾਣ time ਤਾਂ ਬਹੁਤ ਮਜ਼ਾ ਆਉਂਦਾ ਸੀ ਕਿਉਂਕਿ ਅੱਗੇ ਪਤਾ ਕੀ ਹੁਣ ਤਾਂ ਡੈਸਕਾਂ ਤੇ ਬੈਠਣ ਲੱਗ ਗਏ ਬੱਚੇ ਪਹਿਲੇ ਤਾਂ ਅਸੀਂ ਨਾ ਬੋਰੀਆਂ ਬੋਰੀਆਂ ਬਣਾ ਕੇ ਲੈਕੇ ਜਾਂਦੇ ਹੁੰਦੇ ਸੀ

ਬੋਰੀਆਂ ਲੈ ਜਾਣੀਆਂ ਵਧੀਆ ਵਧੀਆ ਬੋਰੀਆਂ ਕਿਤੋਂ ਦੇਖ ਕੇ ਲੱਭ ਕੇ ਉਹਨੂੰ ਵੀ ਝੋਲੇ ਚ ਝੋਲੇ ਲੈਂਦੇ ਹੁੰਦੇ ਹੁਣ ਤਾਂ bag ਚੱਲਣ ਲੱਗ ਗਏ ਨਾ ਪਹਿਲਾਂ ਤਾਂ ਝੋਲੇ ਲੈਂਦੇ ਹੁੰਦੇ ਸੀ ਝੋਲੇ ਚ ਪਾ ਕੇ ਤੇ ਸਿਰ ਦੇ ਉੱਪਰ ਰੱਖ ਕੇ ਝੋਲੇ ਨੂੰ ਤਾਂ ਜਾਂਦੇ ਹੁੰਦੇ ਸੀ ਸਕੂਲ ਕਿੰਨੀ ਵਧੀਆ ਉਸ ਟੇਮ ਥੋੜੀ life ਸੀ ਹਨਾ ਕਿਆ ਕਹਿਨੇ ਆਂ ਫ਼ੇਰ ਜਦੋਂ ਤੁਸੀਂ ਸਕੂਲ ਜਾਂਦੇ ਸੀ ਸਕੂਲ time ਉੱਥੇ ਕਿਸ ਤਰੀਕੇ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਸੀਗੀਆਂ

ਤੇ ਆਹ ਅਮ ਲੰਗੜੀ ਲੱਤ

ਉਹ ਲੰਗੜੀ ਲੱਤ ਕਰਕੇ ਨਾ ਜਿਵੇਂ ਹੁਣ ਤੁਸੀਂ ਏਂ ਹਨਾ ਤੁਸੀਂ ਭੱਜ ਰਹੇ ਹਾਂ ਲੰਗੜੀ ਲੱਤ ਕਰਕੇ ਉਹਨੂੰ ਪਕੜਨਾ ਹੁੰਦਾ ਅੱਛਾ ਉਹਨੂੰ ਲੰਗੜੀ ਲੱਤ ਕਹਿੰਦੇ ਹੋ ਉਹ ਚ ਤਾਂ ਬੜਾ ਮਜ਼ਾ ਆਉਂਦਾ ਹੋਣਾ

ਇਹ ਚੀਜ਼ਾਂ ਸਾਡੇ ਜੋ ਜੋ ਇਹ ਚੀਜ਼ਾਂ ਬਹੁਤ ਖੇਲਿਆਂ ਜਾਂਦੀਆਂ ਸੀ ਠੀਕ ਆ ਫ਼ੇਰ ਹੁਣ ਜਿਵੇਂ ਤੁਸੀਂ ਸਕੂਲ ਚ ਇਹ ਚੀਜ਼ਾਂ ਖੇਡ ਦੇ ਸੀ ਤੁਸੀਂ ਨੇ ਮੈਨੂੰ ਦੱਸਿਆ ਇੱਕ ਅਲੱਗ ਜੀ ਉਹ ਖੇਡ ਦੱਸਿਆ ਲੰਗੜੀ ਲੱਤ ਹਨਾ ਮੈਂ ਲੰਗੜੀ ਲੱਤ ਬਾਰੇ ਨਾ ਕਿਸੇ ਨੂੰ ਪੁੱਛ ਕੇ ਦੇਖਾਂਗੀ ਵੀ ਕਿਸੇ ਨੂੰ ਤਾਂ ਚਲੋ ਮੇਰੀ ਉਮਰ ਦੇ ਹਿਸਾਬ ਦੇ ਬੱਚਿਆਂ ਨਾਲ ਮੈਂ ਗੱਲ ਕਰਾਂਗੀ ਸ਼ਾਇਦ ਉਹਨਾ ਨੂੰ ਪਤਾ ਹੀ ਹੋਊਗਾ ਨਾ ਪਰ ਮੈਨੂੰ ਨੀ ਲੱਗਦਾ ਹੈਗਾ ਵੀ ਉਹਨਾ ਨੂੰ ਖੇਡਾਂ ਬਾਰੇ ਕੁੱਝ ਪਤਾ ਹੋਊਗਾ ਜਦੋਂ ਮੈਨੂੰ ਨੀ ਇਹ ਚੀਜ਼ਾਂ ਦੀ knowledge ਹੈਗੀ ਤੇ ਉਹਨਾ ਨੂੰ ਕਿੱਥੋਂ ਹੋਏਗੀ ਇਹਨਾ ਚੀਜ਼ਾਂ ਦੀ knowledge ਜਿਵੇਂ ਹੁਣ ਤੁਸੀਂ ਨੇ ਇੰਨੀਆਂ ਖੇਡਾਂ ਦੱਸੀਆਂ ਸਾਨੂੰ ਤਾਂ ਇੱਦਾਂ ਦੀਆਂ ਖੇਡਾਂ ਖੇਡਣ ਨੂੰ ਮਿਲਦੀਆਂ ਨੀ ਹੈਗੀਆਂ ਹੁਣ ਤਾਂ ਅੱਜਕਲ ਕੁੱਝ ਹੈ ਓ ਨੀ ਖੇਡਾਂ ਬੱਸ ਪੜ੍ਹਲੋ ਕਿਆ ਕਹਿਨੇ ਆ ਇੱਧਰ ਉੱਧਰ ਫਿਰ ਲੋ ਕੋਈ ਖਾਸ ਖੇਡ ਏ ਨੀ ਹੈਗੀ ਉਸ time ਥੋਨੂੰ ਸਕੂਲ ਜਾਂ ਚ ਬੜਾ ਮਜ਼ਾ ਆਉਂਦਾ ਹੋਣਾ ਪਰ ਹੁਣ ਤਾਂ ਬੱਚਿਆਂ ਨੂੰ ਸਿਰਫ ਥੋਡੇ ਸਾਹਮਣੇ ਜਿਵੇਂ ਤੁਸੀਂ ਹੁਣ ਦੇਖ ਹੀ ਰਹੇ ਹੋ ਅੱਜਕਲ ਦੇ ਬੱਚੇ ਨੂੰ ਪੜ੍ਹਾਈ ਨਾਲ ਤਾਂ ਕਿਆ ਪਿਆਰ ਆ ਸਿਰਫ ਹੁਣ phone ਹੀ ਰਿਹ ਗਏ ਨੇ ਬੱਸ phone ਫੜਾ ਦੋ ਤਾਂ ਬੱਚਾ ਖੁਸ਼ ਹੈ ਮੈਂ ਨੂੰ ਕਹਿ ਦਿੰਦਾ ਹਾਂਜੀ ਮੈਂ ਆਂ ਮੰਮਾ ਜੀ ਪੜ੍ਹ ਰਿਹਾ ਪਰ ਮੰਮਾ ਜੀ ਇਹ ਨੀ ਪਤਾ ਵੀ ਬੱਚਾ ਕਰਦਾ ਕੀ ਪਿਆ ਹੁਣ ਕਿਆ ਕਹਿਨੇ ਆ ਹੁਣ ਤੁਸੀਂ ਚਲੋ ਮੈਨੂੰ ਸਕੂਲ ਬਾਰੇ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਮੈਨੂੰ ਹੁਣ ਉਹਦੇ ਬਾਰੇ ਦੱਸਿਓ ਥੋੜਾ ਜਾ ਪਹਿਰਾਵਾ ਕਿਸ ਤਰੀਕੇ ਦਾ ਸੀਗਾ ਸਾਡਾ ਪਹਿਰਾਵਾ ਤਾਂ simple ਸੂਟ ਸੀ ਜਿਵੇਂ ਉਹ ਆਹ ਹੋਗੇ ਸਲਵਾਰ ਸੂਟ ਹੋਗੇ ਪਜਾਮੀ ਪਾ ਲੈਂਦੇ ਹੁੰਦੇ ਸੀ ਅੱਗੇ ਪਤਾ ਕੀ ਹੈ ਜਮਾਨੇ ਚ ਘੱਗਰੇ ਬਹੁਤ ਪਾਉਂਦੀਆਂ ਹੁੰਦੀਆਂ ਸੀ

simple ਜਾ ਘੱਗਰਾ ਹੁੰਦਾ ਸੀ ਮਤਲਬ ਕੇ ਥੋੜੀ ਜੀ ਚੋਲੀ ਲੰਬਾ ਜਾ ਕੁੜਤਾ ਨਾਲ ਘੱਗਰਾ ਹੁੰਦਾ ਸੀ

ਉਹ ਅਸੀਂ ਫਰਾਕਾਂ ਫ੍ਰੁਕਾਂ ਪਾਈਆਂ ਮਤਲਬ ਕੇ ਜੀਨਾ ਜੂਨਾ ਹੈ ਹੀ ਨਹੀਂ ਸੀ ਇਹ ਕੁੱਝ ਨਾ ਪਜਾਮੀ ਸੀ ਨਾ ਜੀਨਾ ਸੀ ਕੁੱਝ ਨੀ ਸੀ ਪਜਾਮੇ ਪ੍ਜੁਮੇ ਤਾਂ ਆਦਮੀ ਹੀ ਪਾਉਂਦੇ ਹੁੰਦੇ ਸੀ ਜਨਾਨੀ ਕੋਈ ਨੀ ਪਾਉਂਦੀ ਸੀ ਜਨਾਨੀ ਕੋਈ ਨੀ ਪਾਉਂਦੀ ਹੈਗੀ ਸੀ ਹੁਣ ਅਸੀਂ ਤਾਂ ਫ਼ੇਰਘਰ ਆ ਕੇ ਹੁਣ ਜਿਵੇਂ ਆਪਾਂ ਹੁਣ ਅੱਜਕਲ ਤਾਂ ਵਿਹਲੇ ਫਿਰੀ ਜਾਣੇ ਹਾਂ ਕੁੜੀਆਂ ਨੇ mobile ਚੱਕਲੇ ਜਦ ਅਸੀਂ ਸਕੂਲੋਂ ਆ ਕੇ ਆਉਂਦੇ ਵੀ ਹੁੰਦੇ ਸੀ ਸਾਡੀਆਂ ਮਾਵਾਂ ਸਾਨੂੰ ਵਿਹਲੇ ਨੀ ਬੈਠਣ ਦਿੰਦਿਆਂ ਹੁੰਦੀਆਂ ਸੀ ਸਾਨੂੰ ਕਹਿ ਦੇਣਾ ਜਾ ਆਹ ਕੰਮ ਕਰੋ ਉਹ ਕੰਮ ਕਰੋ ਤੇ ਹੁਣ ਜਿਵੇਂ ਕਈ ਵਾਰ ਸ਼ਾਮ ਦੇ ਟੇਮ ਸਾਡੇ ਮੱਝਾ ਰੱਖੀਆਂ ਹੁੰਦੀਆਂ ਸੀ

ਮੱਝਾ ਨੂੰ ਬਰਸੀਨ ਲੈਕੇ ਆਉਣਾ ਉਹ ਲੇ ਕੇ ਆਉਂਦੇ ਹੁੰਦੇ ਸੀ ਫ਼ੇਰ ਆ ਕੇ ਕੱਖ ਕੁਤਰਦੇ ਹੁੰਦੇ ਸੀ ਮਤਲਬ ਕੇ ਜਦ ਬੱਚੇ ਨੂੰ ਕਿਸੇ ਪਾਸੇ ਵਿਹਲੇ ਬੈਠਣ ਨੀ ਦਿੰਦੇ ਹੁੰਦੇ ਸੀ ਅੱਛਿਆ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਹੁਣ ਤਾਂ ਹਰ ਇੱਕ ਕੋਈ ਵਧੀਆ ਕੱਪੜੇ ਤਾਂ ਚੱਲ ਜਿਹੜੇ ਪਾਉਂਦੇ ਆ ਠੀਕ ਆ ਅੱਜਕਲ ਤਾਂ fashion ਹੀ ਬਹੁਤ ਚੱਲ ਪਿਆ ਕੱਪੜਿਆ ਦਾ ਥੋਡੇ ਜਿਹੜਾ ਮੈਂ ਸੁਣਿਆ ਪਿਛਲੇ ਵੀ ਮਤਲਬ ਕੇ ਬਹੁਤ ਵਧੀਆ ਪਹਿਰਾਵਾ ਹੁੰਦਾ ਸੀਗਾ ਪੰਜਾਬੀ ਸੂਟ ਹਨਾ ਕਿਆ ਕਹਿਨੇ ਆ ਗੁੱਤ ਚ ਪਰਾਂਦਾ ਇੱਡੀ ਸੋਹਣੀ ਲੱਗਦੀ ਸੀ ਸਿਰ ਤੇ ਦੁਪੱਟਾ ਮੈਨੂੰ ਤਾਂ ਬੜਾ ਵਧੀਆ ਥੋਡਾ ਪੰਜਾਬੀ culture ਬੜਾ ਸੋਹਣਾ ਲੱਗਿਆ ਕਿਆ ਕਹਿਨੇ ਹਾਂ ਪਰ ਉਹ ਹੁਣ ਤਾਂ ਦੇਖਿਆ ਜਾਵੇ ਕੇ ਉਸ ਹਿਸਾਬ ਨਾਲ ਦਾ ਕੁੱਝ ਹੈ ਵੀ ਨੀ ਮੈਨੂੰ ਕਿਆ ਕਹਿਨੇ ਹਾਂ ਆਹੀ ਪੰਜਾਬੀ culture ਬਾਰੇ ਮੇਰਾ ਇਹ question ਤਾਂ ਉੱਠਿਆ ਜਿਵੇਂ ਪੰਜਾਬੀ culture ਬਾਰੇ ਕਿਆ ਕਹਿਨੇ ਆਂ ਸਾਡੇ ਜਿੱਥੇ ਮੈਂ job ਕਰਦੀ ਹਾਂ ਉੱਥੇ ਸਾਡੇ principal mam ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਬਾਹਰ ਕਿਤੇ ਚੰਡੀਗੜ ਜਾਣਾ ਵੀ ਉੱਥੇ ਕਿਆ ਕਹਿਨੇ ਹਾਂ ਅਲੱਗ ਪੰਜਾਬੀ culture ਬਾਰੇ ਦੱਸਣਾ ਸੀਗਾ ਉਹਨਾ ਨੇ ਕਿਹਾ ਸੀਗਾ ਚਰਖਾ ਵੀ ਲੈ ਜਾਣਾ ਮੈਂ ਸੋਚਾ ਉਸ time ਵੀ ਮੈਂ ਕਦੇ ਪੰਜਾਬੀ ਸੂਟ ਵੀ ਨੀ ਪਾਇਆ ਮੈਨੂੰ ਪੰਜਾਬੀ culture ਬਾਰੇ ਕੁੱਝ knowledge ਵੀ ਨੀ ਹੈਗੀ ਕੀ ਮੈਂ ਕਿਸ ਤਰੀਕੇ ਨਾਲ ਜਾਊਂਗੀ ਪਰ madam ਨੇ ਕਿਹਾ ਨਹੀਂ ਪੰਜਾਬੀ ਸੂਟ ਸੋਹਣਾ ਪਾ ਕੇ ਆਉਣਾ ਫ਼ੇਰ ਕਿਆ ਕਹਿਨੇ ਹਾਂ ਪਰਾਂਦੀ ਪਾ ਕੇ ਆਉਣੀ ਆ ਵਧੀਆ ਏਨ ਦੁਪੱਟਾ ਲੇਕੇ ਫੁਲਕਾਰੀ ਦੁਪੱਟਾ ਜਿਹਨੂੰ ਫੁਲਕਾਰੀ ਦੁਪੱਟਾ ਕਹਿੰਦੇ ਹੋ ਕਿਆ ਕਹਿਨੇ ਹਾਂ work ਕਰਿਆ ਹੁੰਦਾ ਮਸ਼ੀਨੀ ਕਢਾਈ ਵੀ ਕੀਤੀ ਜਾਂਦੀ ਆ ਉਹਦੇ ਪਰ ਤੇ ਹੱਥ ਦੀ ਕਢਾਈ ਵੀ ਕੀਤੀ ਜਾਂਦੀ ਆ ਫ਼ੇਰ ਮੈਂ ਉਹ ਪੰਜਾਬੀ ਸੂਟ ਪਾਗੀ ਸੀ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉੱਥੇ ਮੈਂ ਸਾਰੀ ਦੁਨੀਆ ਤੋਂ ਅਲੱਗ ਹੀ ਦਿਖਦੀ ਸੀ ਕਿਸੇ ਨੇ ਕੋਈ ਪੰਜਾਬੀ ਸੂਟ ਨੀ ਕਿਸੇ ਕੁੱਝ ਦੁਪੱਟਾ ਸਭ ਨੇ ਜੀਨਾ ਵਗੈਰਾ ਜਾਂ ਘੱਗਰੇ ਵਗੈਰਾ ਅੱਜਕਲ ਜਿਵੇਂ umbrella ਪਲਾਜੋ ਹੁਣ ਚੱਲੇ ਹੋਏ ਆ ਉਹ ਪਾਏ ਹੋਏ ਸੀਗੇ ਪਰ ਮੈਨੂੰ ਆਪਣੇ ਆਪ ਚ ਅਲੱਗ ਹੀ feel ਹੋ ਰਿਹਾ ਸੀਗਾ ਵੀ ਕਿਆ ਕਹਿਨੇ ਆ ਜਿਵੇਂ ਪਿੱਛੇ ਤਾਂ ਹਨਾ ਜਨਾਨੀਆਂ ਬੜਾ ਸੋਹਣਾ ਪੰਜਾਬੀ culture ਸਾਰੀਆਂ ਹੀ ਇੱਕੇ ਸਾਰ ਦੀਆਂ ਲਗਦੀਆਂ ਹੁੰਦੀਆਂ ਸੀ ਪਰ ਉੱਥੇ ਮੈਨੂੰ ਸਭ ਤੋਂ ਅਲੱਗ feel ਹੋ ਰਿਹਾ ਸੀਗਾ ਕਿਉਂਕਿ ਮੈਂ ਸਭ ਤੋਂ ਅਲੱਗ ਸੂਟ ਪਾਇਆ ਸੀਗਾ ਸਭ ਨੇ ਹੋਏ ਹੋਰ

ਮੈਂ ਕਿਹਾ madam ਜੀ ਵੀ ਮਤਲਬ ਉਰੇ ਕਿਆ ਕਹਿਨੇ ਆ ਮੈਨੂੰ ਸੂਟ ਪਾ ਕੇ ਲੇਕੇ ਆਏ ਹੋ ਉਰੇ ਕਿਸੇ ਨੇ ਸੂਟ ਤਾਂ ਪਾਇਆ ਨੀ ਹੈਗਾ ਉਹ ਕਹਿੰਦੀ ਵੀ ਕਿਰਨ ਇਹੀ ਤਾਂ ਇੱਕ ਖਾਸੀਅਤ ਆ ਪੰਜਾਬੀ culture ਦੀ ਵੀ ਇਹੀ ਤਾਂ ਇਹਨਾ ਨੂੰ ਦਿਖਾਉਣਾ ਵੀ ਜੋ ਚੀਜ਼ ਦੀ ਇਹਨਾ ਨੂੰ knowledge ਹੀ ਹੈਗੀ ਉਹ knowledge ਤਾਂ ਇਹਨਾ ਨੂੰ ਦੇਣੀ ਆ ਮੈਂ ਕਿਹਾ ਚਲੋ ਠੀਕ ਆ ਕਿਆ ਕਹਿਨੇ ਆ ਮੈਨੂੰ ਉਸ time ਪੰਜਾਬੀ culture ਬਾਰੇ ਥੋੜੀ ਜੀ knowledge ਮਿਲੀ ਸੀਗੀ ਕਿਆ ਕਹਿਨੇ ਹਾਂ ਮੈਂ ਤਾਂ ਕਰਕੇ ਥੋਨੂੰ ਇਹ ਚੀਜ਼ਾਂ ਪੁੱਛਦੀ ਪਈ ਹਾਂ ਤੁਸੀਂ ਕਿਆ ਕਹਿਨੇ ਹਾਂ ਮੈਨੂੰ ਪੰਜਾਬੀ culture ਬਾਰੇ ਦੱਸਿਆ ਉਹਦੇ ਲਈ ਵੀ ਥੋਡਾ ਬਹੁਤ thankyou ਹੁਣ ਤੁਸੀਂ ਮੈਨੂੰ ਪਿੱਛੇ ਮਤਲਬ ਕੇ ਲੋਕਾਂ ਨੂੰ ਅੱਜਕਲ ਜੇ ਦੇਖਿਆ ਜਾਵੇ ਤਾਂ ਅੱਜਕਲ ਦੇ ਬੱਚਿਆਂ ਦਾ ਖਾਣਾ ਥੋਨੂੰ ਪਤਾ burger pizza noodle ਵਗੈਰਾ ਹੀ ਆ ਤੁਸੀਂ ਪਿੱਛੇ ਮਤਲਬ ਕੇ ਥੋਡੇ ਬਜੁਰਗ ਕਿੱਦਾਂ ਦਾ ਖਾਣਾ ਖਾਂਦੇ ਸੀ

ਇੱਕ ਨਾ ਧਰਤੀ ਚ ਉਹ ਨਾ ਖੁ ਜਾ ਪੱਟ ਕੇ ਛੋਟਾ ਜਿਹਾ ਉਹਨੂੰ ਹਾਰਾ ਬੋਲਦੇ ਹੁੰਦੇ ਸੀ ਚਾਰ ਚੁਫ਼ੇਰੇ ਲਿੱਪ ਕੇ ਨਾ ਮਤਲਬ ਕੇ ਉਹਦੇ ਵਿੱਚ ਨਾ ਕੋਈ ਵੀ ਚੀਜ਼ ਜਿਵੇਂ ਦਾਲ ਹੋਗੀ ਮਹਾਂ ਦੀ ਦਲ ਬਣਾਉਣੀ ਆਂ ਆਪਾਂ ਉਹਦੇ ਵਿੱਚ ਤੋੜੀ ਇੱਕ ਨਾ ਤੋੜੀ ਹੁੰਦੀ ਆ ਉਹਨੂੰ ਬੋਲਦੇ ਹਾਂ

ਜਿਵੇਂ ਘੜਾ ਘੜਾ ਣ ਹੁੰਦਾ ਉਸ ਤਰ੍ਹਾਂ ਦੀ ਤੋੜੀ ਹੁੰਦੀ ਆ ਉਹ ਉਹਦੇ ਵਿੱਚ ਮਤਲਬ ਕੇ ਪਾਣੀ ਪਾ ਕੇ ਵਿੱਚ ਦਾਲ ਪਾ ਕੇ ਨਮਕ ਨੁਮ੍ਕ ਪਾ ਦੇਣਾ ਉਹਦੇ ਵਿੱਚ ਸਾਰਾ ਕੁੱਝ ਹੀ ਪਾ ਦਿੰਦੇ ਹੁੰਦੇ ਸੀ ਉਹ ਹੋਲੀ ਹੋਲੀ ਹੋਲੀ ਹੋਲੀ ਕਰਕੇ ਉਹਨੇ ਰਿੱਝੀ ਜਾਣਾ ਤੇ ਉਹ ਇੱਡੀ ਸਵਾਦ ਦਾਲ ਬਣ ਜਾਂਦੀ ਹੁੰਦੀ ਸੀ ਨਾ ਰਿੱਝ ਰਿੱਝ ਕੇ ਲਾਲ ਹੋ ਜਾਂਦੀ ਸੀ ਕਾਲੀ ਦੀ ਥਾਂ ਤੇ ਲਾਲ ਦਾਲ ਹੋ ਜਾਂਦੀ ਸੀ ਰਿੱਝ ਰਿੱਝ ਕੇ ਤੇ ਸਾਡਾ ਮਤਲਬ ਕੇ ਆਹ ਚੀਜ਼ਾਂ ਇੱਦਾਂ ਖਾਂਦੇ ਸੀ ਜਿਵੇਂ ਹੁਣ ਹੁਣ ਤਾਂ ਗੈਸ ਚੱਲ ਪੈ ਗੈਸ ਤੇ ਮਿੰਟ ਚ ਬਣਾਓ ਤੇ ਕੁੱਕਰ ਚ ਬਣਾਓ ਚੱਲ ਪੈਂਦੇ ਆ ਸਬ੍ਜ਼ੀ ਬਣਗੀ ਜੀ ਪਰ ਉਹ ਚੀਜ਼ਾਂ ਪਹਿਲੇ ਹੈ ਨਹੀਂ ਸੀ ਉਹ ਜਾ ਤਾਂ ਚੁੱਲੇ ਤੇ ਬਣਾਉਂਦੇ ਜਾਂ ਤਾਂ ਹਾਰੇ ਆਂ ਚ ਬਣਾਉਂਦੇ ਸੀ ਰੋਟੀ ਵੀ ਚੁੱਲੇ ਤੇ ਬਣਾਉਂਦੇ ਸੀ

ਦਾਲ ਫੁਲਕਾ ਹੋਗਿਆ ਜਿਹਨੂੰ ਕੋਈ ਸਬ੍ਜ਼ੀ ਹੁਣ ਆਪਣਾ ਉੱਥੇ ਕਿਉਂਕਿ ਜਮੀਨਾ ਆਲੇ ਸਾਰੇ ਹੁੰਦੇ ਸੀ ਆਪਣੇ ਘਰੇ ਸਬ੍ਜ਼ੀ ਬੀਜਦੇ ਸੀ ਉਹੀ ਤਾਜ਼ੀ ਸਬ੍ਜ਼ੀ ਕੱਟਣੀ ਤੇਤਾਜ਼ੀ ਸਬ੍ਜ਼ੀ ਬਣਾ ਲੈਣੀ

ਤਾਂਹੀ ਤਾਂ ਪਹਿਲੇ ਕਹਿੰਦੇ ਪਹਿਲੇ ਆਲੇ ਜਮਾਨੇ ਚ ਜਿਹੜੇ ਲੋਕ ਆ ਉਹ ਤੰਦਰੁਸਤ ਹੁੰਦੇ ਸੀ

ਤੇ ਚਾਹ ਤਾਂ ਪਹਿਲੇ ਦਿੰਦੇ ਹੀ ਨੀ ਹੁੰਦੇ ਸੀ ਦੁੱਧ ਹੀ ਦਿੰਦੇ ਹੁੰਦੇ ਸੀ ਚਾਹ ਦਾ ਤਾਂ ਉਹਨਾ ਨੂੰ ਪਤਾ ਹੀ ਨਹੀਂ ਸੀ ਵੀ ਚਾਹ ਵੀ ਕੋਈ ਚੀਜ਼ ਹੈ

ਹਾਂਜੀ ਹੁਣ ਤਾਂ ਅੱਜਕਲ ਥੋਨੂੰ ਪਤਾ ਹੀ ਹੈ ਚਾਹ ਤਾਂ ਚਾਹ ਇੱਕ side ਤੇ ਰਹਿਗੀ green tea ਹੋਗੀ ਅੱਜਕਲ ਤਾਂ ਜਿਆਦਾ ਲੋਕੀ green tea ਪੀਂਦੇ ਆ ਜਾਂ black coffee ਹੋਗੀ ਇਹ ਕੋਈ ਵੀ ਜਿਵੇਂ ਹੁਣ ਤੁਸੀਂ ਕਿਹ ਰਹੇ ਹੋ ਸਾਡਾ ਤਾਂ ਪਿੱਛੇ ਚਾਹ ਪੀਂਦੇ ਹੀ ਨਹੀਂ ਸੀਗੇ ਬਜੁਰਗ ਦੁੱਧ ਵੀ ਵਧੀਆ ਘਰ ਦਾ ਹੁੰਦਾ ਸੀਗਾ ਕਿਆ ਕਹਿਨੇ ਹਾਂ pure ਹੁਣ ਤਾਂ ਕਿਆ ਕਹਿਨੇ ਹਾਂ ਦੁੱਧ ਤਾਂ ਅਮ ਇੱਕ ਲੈਂਦੇ ਹੋ ਦੁੱਧ ਵੀ ਨੀ ਉਹ ਚੀਜ਼ਾਂ ਹੈ ਹੀ ਨਹੀਂ ਜਿਹੜੀਆਂ ਪਿੱਛੇ ਹੁੰਦੀਆਂ ਸੀਗੀਆਂ ਅੱਜਕਲ ਨਾ ਤਾਂ ਵਧੀਆ ਦੁੱਧ ਹੈ ਨਾ ਤੇ ਨਾ ਹੀ ਘੀ ਵਗੈਰਾ ਮਿਲਦਾ

ਜਿਵੇਂ ਹੁਣ ਤੁਸੀਂ ਕਹਿ ਰਹੇ ਸੀਗੇ ਸਾਡਾ ਬਜੁਰਗ ਫੁਲਕਾ simple ਹਨਾ ਦਾਲ ਮੱਖਣ ਹੋਗਿਆ ਇੱਕ ਮੈਂ ਸੁਣਿਆ ਥੋਡੇ ਮੱਖਣ ਮੱਖਣ ਤੁਸੀਂ ਘਰ ਬਣਾਉਂਦੇ ਹੁੰਦੇ ਥੋਡੇ ਬਜੁਰਗ ਜਾਂ ਬਾਹਰੋਂ ਹੀ market ਚੋਂ ਲੈਂਦੇ ਸੀ ਨਹੀਂ ਮੱਖਣ ਵੀ ਸਾਰਾ ਘਰੇ ਹੀ ਬਣਦਾ ਸੀ ਦਹੀਂ ਵੀ ਘਰੇ ਜੰਮ ਦੀ ਸੀ ਮੱਖਣ ਜਿਵੇਂ ਹੁਣ ਲੱਸੀ ਆਪਾਂ ਹੁਣ ਰਿੜਕਦੇ ਹਾਂ ਹਨਾ ਉਹਦੇ ਵਿੱਚੋਂ ਮੱਖਣ ਆ ਜਾਂਦਾ

ਤੇ ਉਹ ਮੱਖਣ ਨਾਲ ਹੀ ਖਾਂਦੇ ਸੀਗੇ ਜਿਵੇਂ ਸਾਗ ਬਨਾਤਾ ਸਾਗ ਵਿੱਚ ਮੱਖਣ ਪਾ ਕੇ ਖਾਣਾ

ਮਲਾਈ ਕਹਿ ਰਹੇ ਹੋ ਮਲਾਈ ਕਿਸ ਤਰੀਕੇ ਨਾਲ ਬਣਦੀ ਸੀਗੀ ਮਲਾਈ ਤਾਂ ਦੁੱਧ ਜਿਵੇਂ ਆਪਾਂ ਉਬਲਦੇ ਹਾਂ ਉਹਨੂੰ ਮਤਲਬ ਤੋੜੀ ਚ ਪਾਕੇ ਕਾਢੀ ਜਾਣਾ ਦੁੱਧ ਨੂੰ

ਅੱਛਾ ਜਿਵੇਂ ਹੁਣ ਤੁਸੀਂ ਮੈਨੂੰ ਕਾਫੀ knowledge ਦਿੱਤੀ ਹੈ ਜਿਵੇਂ ਪੰਜਾਬੀ ਕਿਆ ਕਹਿਨੇ ਆ ਪਹਿਰਾਵਾ ਹੋਗਿਆ ਪੰਜਾਬੀ culture culture ਕੀ ਕਹਿਨੇ ਹਾਂ ਬਜੁਰਗਾਂ ਦਾ ਖਾਣਾ ਉਹਨਾ ਦਾ ਰਹਿਣ ਸਹਿਣ ਉਹਨਾ ਦਾ ਪਿਆਰ ਉਹ ਬੱਚਿਆਂ ਦਾਂ ਖੇਡਾਂ ਉਹਨਾ ਬਾਰੇ ਤੁਸੀਂ ਨੇ ਮੈਨੂੰ ਬਹੁਤ ਜ਼ਿਆਦਾ knowledge ਦਿੱਤੀ ਆ ਬਹੁਤ ਵਧੀਆ ਲੱਗਿਆ